ਮਿਸਲਾਂ ਬਹੁਤ ਹੋਈਆਂ ਨੇ ਜੀ ਹਾਂ ਹਾਂ

ਕਿਉਂਕਿ ਬਾਕੀਆਂ ਨੇ ਤਾਂ ਰਾਜ ਕਰਿਆ ਨੀ ਬੰਦਾ ਬਹਾਦਰ ਨੇ ਥੋੜੀ ਚਿਰ

ਦੇਖਲੋ ਸਤਾਰਾਂ ਸੋ ਨੋ ਤੋਂ ਹਨਾ ਵੀ ਉਸ ਕ time ਇਹ start ਹੋਇਆ ਬੰਦੇ ਬਹਾਦਰ ਦਾ ਵੀ

ਹਾਂ ਕਹਿੰਦਾ ਸਤਾਰਾਂ ਸੋ ਨੋ ਤੋਂ ਬਾਅਦ ਕੀ ਏ ਗੁਰੂਆ ਆਲੀ ਪਰੰਪਰਾ ਖਤਮ ਹੋ ਗਈ ਹਾਂ ਸਤਾਰਾਂ ਸੋ ਅੱਠ ਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਸੀ ਉਸਤੋ ਬਾਅਦ

ਨੇਤਾ ਬਣਾ ਗਏ ਤੇ ਆਪਣਾ ਨੇਤਾ ਬਣਾ ਗਏ ਬੱਸ ਐਵੇਂ ਕੁੱਝ ਏ ਸੇਨਾਪਤੀ ਬਣਾ ਗਏ

ਬੱਸ ਜਿਹੜਾ ਬਿਹ ਗਿਆ ਉਹੀ ਆਪਣਾ ਰਾਜ ਕਰਨ ਲੱਗ ਜਾਂਦਾ ਸੀਗਾ

ਹਮ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਥਾਪਾ ਪੰਜਾਬ ਨੂੰ ਕੂਚ ਕਰਤਾ ਹਾਂ ਹਾਂ ਬੱਸ ਦੇਖ ਲੋ

ਨਾਦੇੜ ਤੋਂ ਨਾਦੇੜ ਤੋਂ ਚੱਲ ਕੇ ਕਿੱਥੋ ਦੀ ਕਿੱਥੇ ਤੱਕ ਆਏ ਆ

ਅਹ ਤੇ ਹੋਰ ਦੇਖਲੋ ਪੰਜਾਬ ਚ ਕੋਈ ਬੰਦਾ ਲੱਭਿਆ ਨੀ ਹੈਗਾ ਕਿੱਥੋ ਬੰਦਾ ਮਿਲਿਆ ਦੇਖਲੋ

ਹਾਂ ਉਸ time ਡਾਕੂ

ਲਛਮਣ ਦਾਸ ਬਣਿਆ ਸੀ ਹਾਂ ਮਾ ਮਾਧੋ ਦਾਸ ਠੀਕ ਏ ਮਾਧੋ ਦਾਸ ਬੇਰਾਗੀ ਠੀਕ ਏ ਫੇਰ ਉਸ ਤੇ ਬਾਅਦ ਸਾਧ ਬਣ ਗਿਆ ਸਾਧ ਫੇਰ ਜਾਦੂ ਟੂਣੇ ਮੰਤਰਾਂ ਵਾਲਾ ਕੰਮ ਸੀਗਾ ਫ਼ਿਰ ਕੀਤੇ ਜਾ ਕੇ ਦੂਜਾ ਕੰਮ ਚ ਕਰਿਆ

ਫੇਰ ਆਪ ਈ ਇੱਧਰ ਜਿਹੜੇ ਮੁਗਲ ਅੱਤਿਆਚਾਰ ਕਰਦੇ ਨੇ ਠੀਕ ਏ ਉਹਨਾ ਨੂੰ ਦੇਖੋ ਜਾ ਕੇ ਉਹੀ ਏ ਬੱਸ

ਸਭ ਤੋਂ ਪਹਿਲਾਂ ਹਮਲਾ ਸੋਨੀਪਤ ਤੇ ਕਰਿਆ ਸੀ ਇਹਨੇ ਹਮਲਾ

ਸੋਨੀਪਤ ਕਰਦਾ ਕਰਦਾ ਬਹੁਤ ਦੂਰ ਤੱਕ ਏ ਗਏ ਜੀ ਇਹੀ ਤਾਂ ਹੈ ਸੋਨੀਪਤ ਤੋਂ ਇਹ ਕੈਂਥਲ ਨੂੰ ਉੱਧਰੋ ਹਰਿਆਣਾ ਕੈਂਥਲ ਤੇ ਹੋ ਗਿਆ ਸਮਾਣੇ ਤੇ ਹੋ ਗਿਆ ਸਮਾਣੇ ਤੇ

ਸਮਾਣੇ ਘੁੜਾਮ ਕਪੂਰੀ ਦੀ ਜਿੱਤ ਕਰਦਾ ਆਇਆ ਇਹ ਕੋਈ area ਨੀ ਛੱਡਿਆ

ਫ਼ਿਰ ਸਰਹਿੰਦ ਆਇਆ ਫੇਰ ਜਿਵੇਂ ਆ

ਹਾਂ ਤੇ ਫੇਰ ਇੱਟ ਨਾਲ ਇੱਟ ਖੜਕਾਈ ਇਹਨੇ ਜਿਵੇਂ ਕਹਿਨੇ ਹੁਨੇ ਏ ਸਰਹਿੰਦ ਹਾਂ ਬੱਸ ਬੱਸ ਉਰੇ ਆ ਕੇ ਤਾਂਹੀ ਤਾਂ ਮਸ਼ਹੂਰ ਹੋਏ ਇੱਟ ਨਾਲ ਇੱਟ ਖੜਕਾ ਤੀ

ਹੋਰ ਦੱਸੋ ਇਹਨਾ ਮਹਾਰਾਜਾ ਰਣਜੀਤ ਸਿੰਘ ਬਾਰੇ ਇਤਿਹਾਸ ਚ ਮਹਾਰਾਜਾ ਰਣਜੀਤ ਸਿੰਘ ਦਾ ਵੀ ਦੇਖੋ ਇਹਦਾ ਜਿਹੜਾ ਜਨਮ ਏ ਹਾਂਜੀ ਬਿਲਕੁਲ ਇਹ ਮਹਾਂ ਸਿੰਘ ਦੇ ਘਰ ਹੁੰਦਾ ਜੀ ਸਤਾਰਾਂ

ਮਾਤਾ ਦਾ ਨਾ ਰਾਜ ਕੋਰ ਸੀ

ਹਾਂਜੀ ਹਾਂ ਅਹ ਪਰ ਦੇਖਲੋ ਵਿਚਾਰੇ ਨੂੰ ਬਚਪਨ ਚ ਚੇਚਕ ਹੋ ਗਿਆ ਇਹ ਉਹਦੇ ਨਾਲ ਇਹਦੀ ਖੱਬੀ ਅੱਖ ਦੀ ਰੋਸ਼ਨੀ

ਖਰਾਬ ਹੋ ਗਈ ਸੀਗੀ ਹਮ

ਸੋਲਾਂ ਸਾਲ ਦੀ ਉਮਰ ਚ ਇਹਨਾ ਦਾ

ਮਿਹਤਾਬ ਕੌਰ ਨਾਲ

ਹਾਂਜੀ ਹਾਂ

ਬੱਸ

ਰਾਜ ਰਾਜ ਭਾਗ ਸੰਭਾਲ ਲਿਆ ਤਾਂ ਇਹਨੇ ਸਤਾਰਾਂ ਦੀ ਸਾਲ ਸੀ ਉਮਰ ਚ

ਉਹਦੇ ਪਿਤਾ ਦੀ death ਹੋਗੀ ਸੀ ਜੀ ਫੇਰ ਦਵੇ ਇੰਨਾ

ਫੇਰ ਤਾਂ ਇਹਨੇ ਕਈ ਜਿੱਤਾਂ ਪ੍ਰਾਪਤ ਕਰੀਆਂ ਜੀ ਲਾਹੋਰ ਦੀ ਜਿੱਤ ਕਦੀ ਇਹਨੇ ਦੇਖਲੋ ਸਤਾਰਾਂ ਸੋ ਨੜੀਨਵੇ ਚ

ਜੀ ਹਾਂ ਰਣਜੀਤ ਸਿੰਘ ਦਾ ਮੁੰਡਾ ਜੀ ਹਾਂ ਉਹ ਅਖੀਰਲਾ ਸੀਗਾ ਉਸ ਤੇ ਬਾਅਦ ਤਾਂ ਫ਼ਿਰ ਉਹ ਚਲੇ ਗਿਆ ਸੀ ਬਾਹਰ London ਚਲਾ ਗਿਆ

ਪਹਿਲੀ ਪਹਿਲੀ ਲੜਾਈ ਹੋਈ ਥੀ ਜੀ ਇਹਦੀ ਅੰਗਰੇਜਾ ਨਾਲ ਅਠਾਰਾ ਸੋ ਤੋਂ ਅਠਾਰਾ ਸੋ ਨੋਂ ਤੱਕ

ਜਿਹੜਾ ਕੋਹਿਨੂਰ ਹੀਰਾ ਸੀ ਉਹ ਵੀ ਇਹਦੇ ਕੋਲ ਸੀਗਾ ਹਾਂਜੀ ਇਹਨਾ ਕੋਲ ਹੀ ਸੀ ਜੀ ਹਾਂ ਉਸ ਚ ਉੱਧਰ ਅੰਗਰੇਜ ਜਾਂਦੇ ਹੋਏ ਲੈ ਗਏ ਜਦੋ

ਬਿਲਕੁਲ ਜੀ ਲੈ ਗਏ

east India east India company ਲੈ ਕੇ ਆਏ ਸੀਗੇ

ਹਮ company ਤਾਂ ਕੀ company ਸਿਰਫ ਥੋੜਾ ਜਾ ਕੰਮ ਸੀ ਇੱਧਰ ਆਪਣੇ ਪੰਜਾਬ ਚ ਜਾਂ India ਚ ਹਨਾ ਮਸਾਲੇ ਮਸੁਲੇ ਬਹੁਤ ਸੀਗੇ

ਮਸਲਿਆਂ ਦੀ ਮਸਲਿਆਂ ਦੇ ਵਪਾਰੀ ਬਣ ਕੇ ਆਏ ਸੀਗੇ ਉਹ ਉਹ ਤਾਂ ਵਪਾਰ ਕਰਨ ਹੀ ਆਏ ਤੇ ਵਪਾਰ ਕਰਦੇ ਕਰਦੇ ਉਹਨਾ ਨੇ ਜਾ ਕੇ ਦੇਖਿਆ

ਲਿਆ ਵਪਾਰ ਕਰਦੇ ਕਰਦੇ ਕਿਵੇਂ ਉਹਨਾ ਨੇ ਦਿਮਾਗ ਖੇਡੀ ਦਿਮਾਗ ਨਾਲ game ਖੇਡੀ ਏ ਠੀਕ ਏ

game game ਖੇਡ ਕੇ ਉਹਨਾ ਨੇ ਰਾਜੇ ਦੇ ਜਿਹੜਾ ਵਿਰੋਧੀ ਏ ਉਹਨਾ ਨੇ ਆਪਣੇ ਪਹਿਲਾਂ ਹੱਥ ਚ ਕ਼ਰ ਲਿਆ ਹੱਥ ਚ ਕ਼ਰਕੇ ਉਹਨਾ ਨੂੰ ਲੜਾਇਆ

ਅਹ ਲੜਾ ਹਾਂ ਲੜਾਇਆ ਤੇ ਬਾਅਦ ਫ਼ਿਰ ਉਹਨਾ ਨੂੰ ਹਿੱਸਾ ਪੱਤੀ ਕਰ ਲਈ ਵੀ ਹਾਂਜੀ ਤੈਨੂੰ ਮੈਂ ਇੱਧਰੋ ਕਬਜਾ ਦਵਾ ਦੂਂਗਾ ਇਹ ਰਾਜ ਭਾਗ ਦਵਾ ਦੂਂਗਾ ਸਾਡਾ ਇੰਨਾ ਹਿੱਸਾ ਸਾਡਾ ਹੋਊਗਾ

ਜੇ ਤਾਂ ਕਹਿੰਦੇ ਪਾੜੋ ਤੇ ਰਾਜ ਕਰੋ ਦੀ ਨੀਤੀ ਉਹ ਵਰਤੀ ਸੀ ਇਹਨਾ ਨੇ

ਲੋ ਬੱਸ ਇੱਦਾਂ ਭਰਾ ਭਰਾ ਨਾਲ ਲੜਾ ਦੇਣਾ ਇਹਨਾ ਨੇ ਠੀਕ ਆ ਨਾ ਆਪਸ ਚ ਲੜਾ ਕੇ ਇੱਕ ਨੂੰ ਮਰਾ ਤਾਂ ਦੂਜੇ ਨੂੰ ਬਿਠਾ ਤਾਂ ਉਹਦੇ ਨਾਲ ਫ਼ਿਰ ਕਬਜਾ ਕਰ ਲਿਆ

ਫ਼ਿਰ ਦੇਖ ਲੋ ਇੱਕ ਮਾੜੇ ਜੇ ਇੱਕ ਕਰ ਉਸ ਚ ਪੂਰੇ India ਤੇ ਉਹਨਾ ਨੇ ਕਬਜਾ ਕ਼ਰ ਲਿਆ ਸੀਗਾ

ਰਾਸ਼ਨ ਪ੍ਰਬੰਦ ਵਧੀਆ ਚਲਦਾ ਵਧੀਆ ਸੀ history ਆਪਣੀ

ਸੋਚ ਵਧੀਆ ਸੀਗੀ ਸੋਚ ਵਧੀਆ ਸੀਗੀ ਉਹਨਾ ਚ ਵੀ

ਅਹ ਹਰੇਕ ਹੁਕਮ ਮੰਨਦਾ ਤਾ ਮੰਤਰੀ ਹੁੰਦੇ ਤੇ ਸਾਰੇ

ਆਪਣੇ ਰਾਜ ਨੂੰ ਚਾਰ ਸੁਬਿਆਂ ਵਿੱਚ ਵੰਡਿਆ ਹੋਇਆ ਤਾ ਜੀ ਇਹਨੇ

ਆਪਣੇ ਰਾਜ ਨੂੰ ਚਾਰ ਉਹਦੇ ਵਿੱਚ ਵੰਡਿਆ ਹੋਇਆ ਤਾ ਸੂਬੇਆਂ ਚ

ਜਿਵੇਂ ਸੂਬਾ ਏ ਲਾਹੋਰ ਹੋ ਗਿਆ ਸੁਭਾ ਏ ਮੁਲਤਾਨ ਕਸ਼ਮੀਰ ਸੁਭਾ ਏ ਪਿਸ਼ਾਵਰ ਹਾਂ ਪਿਸ਼ਾਵਰ ਦੇਖਲੋ ਕਿੱਥੋ ਤੋਂ ਕਿੱਥੇ ਤੱਕ ਹਨਾ ਕਬਜਾ ਕਰਿਆ

ਹਾਂ ਤਿੱਬਤ ਤੱਕ ਪਹੁੰਚਿਆ ਹੋਇਆ ਸੀ ਜੀ ਇਹ ਤਿੱਬਤ ਤੱਕ

ਕਿਉਂਕਿ ਪਹਿਲਾਂ ਤਾਂ ਪੰਜਾਬ ਵੀ ਬਹੁਤ ਬੜਾ ਹੁੰਦਾ ਸੀਗਾ ਪੰਜਾਬ ਬਹੁਤ ਵੱਡਾ ਸੀ ਜੀ ਹਿਮਾਚਲ ਹਰਿਆਣਾ ਅਹ ਦਿੱਲੀ ਨੂੰ ਜਾ ਕੇ ਲੱਗਦਾ ਸੀਗਾ ਦਿੱਲੀ ਨੂੰ ਜਾ ਕੇ ਲੱਗਦਾ ਸੀਗਾ ਦਿੱਲੀ ਨੂੰ ਜਾ ਕੇ ਲੱਗਦਾ ਸੀ ਦੇਖ ਲੋ

ਹਾਂ ਹਿਮਾਚਲ ਦਾ ਬਹੁਤ ਹਿੱਸਾ ਵਿੱਚ ਸੀਗਾ ਹਾਂਜੀ ਹਾਂ ਉਹ ਬਹੁਤ ਉੱਥੇ ਰਾਜਸਥਾਨ ਤੱਕ ਹੋ ਗਿਆ ਤਾ ਜੰਮੂ ਤੱਕ ਪਾਕਿਸਤਾਨ ਤਾਂ ਵਿੱਚ ਈ ਸੀਗਾ ਉਹ ਤਾਂ ਪੰਜਾਬ ਚ ਕੱਟਿਆ ਗਿਆ ਪਾਕਿਸਤਾਨ ਤਾਂ

ਹੋਰ ਉਹ ਸੀ ਬਾਕੀ ਦੇਖ ਲੋ ਕਿੰਨਾ ਇਹਨਾ ਨੇ ਅੰਗਰੇਜਾਂ ਨੇ ਕਿੱਦਾਂ ਕਬਜਾ ਕਰਿਆ

ਹਾਂ ਮਸਾਲਿਆਂ ਤੋਂ ਇੱਡੀ ਬੜਾ ਖੜੀ ਕ਼ਰ ਲਈ ਉਹਨੇ ਫ਼ਿਰ ਅਸਲ ਚ ਪਤਾ ਕੀ ਏ ਅੰਗਰੇਜਾਂ ਕੋਲ ਨਾ ਹਥਿਆਰ ਬਹੁਤ ਸੀਗੇ technology ਸੀਗੀ ਉੱਧਰ technology ਸੀ ਆਪਣੇ ਇਹ ਤਾ ਹੈ